ਇਸ ਫ਼ੋਟੋ ਵਿੱਚ ਇੱਕ ਟਾਇਰਾਂ ਦੀ ਸ਼ੌਪ ਦਿਖਾਈ ਗਈ ਏ ਦੀ ਜਿਸ ਦੀਆਂ ਲਾਲ ਰੰਗ ਦੀਆਂ ਮਸ਼ੀਨਾਂ ਦਿਖਾਈ ਗਈਆਂ--

ਲਾਲ ਅਤੇ ਪੀਲਾ ਰੰਗ ਦੇ ਬੈਨਰ ਬਣੇ ਹੈਂ ਅਤੇ ਆਸੇ ਪਾੱਸੇ ਕੰਧਾ ਤੇ ਪੇਂਟਿੰਗ ਹੋਈ ਹੈ।

ਬਿਲਡਿੰਗਾਂ ਚਿੱਟੇ ਰੰਗ ਦੀਆਂ ਉਪਰ ਟੈਂਟ ਦੀਆਂ ਚਾਨਣੀਆਂ ਦਰਖਤ ਅਤੇ ਕੁਝ ਇਮਾਰਤਾਂ ਨਜ਼ਰ ਆ ਰਹੀਆਂ ਤੇ ਹਰੇ ਭਰੇ ਦਰਖਤ।

ਇਸ ਫੋਟੋ ਵਿੱਚ ਇੱਕ ਇਮਾਰਤ ਦਿਖਾਈ ਗਈ ਜਿਸ ਦਾ ਗੋਲਡ ਰੰਗ ਦਾ ਉਪਰੋਂ ਗੇਟ ਐ ਅਤੇ ਨੀਲੇ ਰੰਗ ਦਾ ਲੋਹੇ ਦਾ ਗੇਟ ਲੱਗਿਆ ਹੋਇਆ।

ਸਾਹਮਣੇ ਪੌੜੀਆਂ ਅਤੇ ਸਾਈਡ ਉੱਥੇ ਐਂਗਲ ਅਤੇ ਪੌੜੀਆਂ ਅਤੇ ਇੱਕ ਸਾਈਡ ਹਰੇ ਰੰਗ ਦੀ ਕੰਧ ਦਿਖਾਈ ਦੇ--

ਇਸ ਫੋਟੋ ਵਿੱਚ ਇੱਕ ਸ਼ੋਪ ਦਿਖਾਈ ਦੇ ਰਹੀ ਜਿਸ ਦੀ ਸਲੈਬਾਂ ਉੱਪਰ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਇਸ--

ਦਿਖਾਈ ਦੇ ਰਿਹਾ ਤੇ ਸਾਹਮਣੇ ਕੱਚ ਦਾ ਕੈਬਿਨ ਲੱਗਾ ਜਿਸ ਉੱਪਰ ਪੋਸਟਰ ਤੇ ਸਟੀਕਰ ਲੱਗੇ ਹਨ ਉਪਰ ਲਾਲ ਚਿੱਟੇ ਅਤੇ ਨੀਲੇ ਰੰਗ ਦਾ ਬੈਨਰ ਲੱਗਿਆ ਸਾਹਮਣੇ ਪੌੜੀਆਂ ਦਿਖਾਈ ਦੇ ਰਹੀ--

ਇਸ ਫੋਟੋ ਵਿੱਚ ਇੱਕ ਵਾਈਟ ਰੰਗ ਦੀ ਬੱਸ ਜੀਦੀ ਨੀਲੀ ਪੱਟੀ ਅਤੇ ਇੱਕ ਗਰੀਨ ਰੰਗ ਦੀ ਬੱਸ ਅਤੇ ਕਾਲੇ ਸ਼ੀਸ਼ੇ ਅਤੇ ਥੱਲੇ ਕੱਚਾ ਜਿਹਾ ਮੈਦਾਨ--

ਬੈਕ ਸਾਈਡ ਤੇ ਇਮਾਰਤ ਅਤੇ-- ਤੇ ਉਪਰ ਨੀਲਾ ਅਸਮਾਨ ਕਾਲੇ ਬੱਦਲ

ਇਸ ਫੋਟੋਂ ਵਿੱਚ ਇੱਕ ਲੋਹੇ ਦਾ ਗੇਟ ਐ ਸਾਹਮਣੇ ਇੱਕ ਔਰਤ ਖੜੀ ਜਿਸਨੇਂ ਵਾਈਟ ਅਤੇ ਪੀਲੇ ਕੱਪੜੇ ਪਾਏ ਅਤੇ ਕੁਝ ਬੱਚੇ ਜਿੰਨ੍ਹਾਂ ਨੇਂ ਲਾਲ ਰੰਗ ਦੇ ਕੱਪੜੇ ਪਾਏ ਹੋਏ ਨੇਂ--

ਦੋਨਾਂ ਨੇ ਵਾਈਟ ਰੰਗ ਦੀ ਟੀ ਸ਼ਰਟਾਂ ਤੇ ਇਕ ਨੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਬੈਕ ਸਾਈਡ ਤੇ ਕੁਝ ਸਮਾਨ ਖਿੱਲਰਿਆ ਹੋਇਆ ਤੇ ਉੱਚੇ ਟਿੱਬੇ ਤੇ ਖੜੇ।

ਕਾਲਾ ਗੈਸ ਆਲਾ ਟੈਂਕ ਦਿਖਾਈ ਦੇਆ ਤੇ ਮੈਕ੍ਸ ਦੇ ਇੱਕ ਬਰਾਊਨ ਹਿੱਸਾ ਅਤੇ ਛਾਹ ਆਲੀ ਇਸਦੀ ਹੋਰ ਗੱਡੀਆਂ ਖੜ੍ਹੀਆਂ ਹੋਈਆਂ ਨਜ਼ਰ ਆ ਰਾਹੀਆਂ ਨੇ।

ਇਸ ਫੋਟੋ ਵਿੱਚ ਥੱਲੇ ਸ਼ੜਕ ਆ ਤੇ ਉੱਪਰ ਇਸ ਤੇ ਓਵਰ ਬ੍ਰਿਜ ਦਿਖਾਈ ਦੇ ਰਿਹਾ ਪਰ ਇਸ ਦਾ ਕੁਝ ਹਿੱਸੇ ਦਾ ਬੀਮ ਤੇ ਨਾਲ ਹੀ ਸਦਾ--

ਅਤੇ ਵਾਇਟ ਰੰਗ ਦੀਆਂ ਗੱਡੀਆਂ ਖੜੀਆਂ ਤੇ ਦਿਖਾਈ ਦੀਆਂ ਅਤੇ ਇੱਕ ਸਾਈਡ ਤੇ ਕੁਝ ਵਾਈਟ ਰੰਗ ਇਮਾਰਤਾ ਨਜ਼ਰ ਆਉਂਦੀਆਂ ਤੇ ਇੱਕ ਸਾਈਡ ਤੇ ਹਰਿਆ ਦਰਖਤ।

ਅਤੇ ਦੋਨਾਂ ਸਾਇਡਾਂ ਤੇ ਬਾਰੀਆਂ ਅਤੇ ਇੱਕ ਮੇਨ ਗੇਟ ਖੁੱਲਿਆ ਹੋਇਆ ਦਿਖਾਈ ਦੇ ਰਿਹਾ ਹੈ ਜੋ ਵੀ ਲੋਹੇ ਦੀ ਜਾਲੀ ਦਾ ਬਣਿਆ--

ਅਤੇ ਸਾਹਮਣੇ ਵਾਈਟ ਰੰਗ ਦੀ ਕੰਧ ਅਤੇ ਮੇਨ ਕੱਚ ਦਾ ਸ਼ੀਸ਼ੇ ਦਾ ਗੇਟ ਅਤੇ ਕੱਚ ਦੀਆਂ ਬਾਰੀਆਂ--

ਲਿਫਾਫੇ ਰੱਖੇ ਹੋਏ ਆ ਤੇ ਇੱਕ ਸਾਈਡ ਤੇ ਲਾਲ ਪੀਲੇ ਤੇ ਹਰੇ ਰੰਗ ਦੀਆਂ ਬੈਲਟਾਂ ਇੱਕ ਥੱਲੇ ਕੱਚ ਦਾ ਡੱਬਾ ਅਤੇ ਥੱਲੇ ਵਾਈਟ ਤੇ ਪਿੰਕ ਰੰਗ ਦੇ--